ਤਾਂ ਓੱਥੇ ਜੇ ਚਲਾਉਂਦੇ ਨੇ ਉਸ boat ਨੂੰ river ਤਾਂ ਉਨ੍ਹਾਂ ਦੀ ਨਾ ਮਤਲਬ safety guards ਲਈ ਤੇ ਓਹ ਪਾਏ ਹੁੰਦੇ ਨੇ helmetsਵਗੈਰਾ safety helmets ਪਾਏ ਹੁੰਦੇ ਨੇ ਸਿਰ ਤੇ.

ਤੇ ਓਹ ਵੀਡਿਓ ਫਿਰ ਬਾਦ 'ਚੋ ਓਹ ਵੀਡਿਓ . ਵੀ ਤੁਸੀਂ rafting ਕੀਤੀ ਸੀ ਤਾਂ ਉਸਦੇ ਵੀ charge ਹੁੰਦੇ ਨੇ. ਉਸਦੇ extra charges ਨੇ. thousand ਤਾਂ ਓਹ ਮੰਗਦੇ ਨੇ, ਅਗਰ ਤੁਸੀ ਆਪਣੀ personal video ਲੈਣੀ ਹੈ ਉਥੋਂ. ਉਹ video ਨੇ.

ਮਤਲਬ ਤੇਜ਼ ਆਉਂਦਾ ਹੈ ਉਥੋਂ.ਥੋੜਾ ਡਰ ਵੀ ਲਗਦਾ ਵੀ ਆਪਾਂ ਕਿਤੇ ਮਤਲਬ ਓੱਥੇ ਗਿਰ ਹੀ ਨਾ ਜਾਇਏ ਪਾਣੀ ਦੇ ਵਿੱਚ. jackets ਵਗੈਰਾ ਦਿੰਦੇ ਨੇ ਅਗਰ ਪਾਣੀ 'ਚ ਕੋਈ ਗਿਰ ਜਾਂਦਾ ਹੈ ਤਾਂ ਓਹ safe ਰਵੇ ਅਪਣਾ.

ਚਲੋ ਤੁੱਸੀ ਕਰਿਓ try ਜਦੋਂ ਵੀ ਗਏ ਮਨਾਲੀ ਉਸ ਤੋਂ ਬਾਦ ਫਿਰ ਮੈਨੂੰ ਦਸ ਦੇਣਾ. ਮੈਂ ਵੀ try ਕਰਾਂਗੀ ਜਾਣ ਦਾ. ਹਾਂਜੀ ਹਾ ਜ਼ਰੂਰ . ok. Vicky. ok ਮਿਲਦੇ ਹਾਂ ਆਪਾਂ. ਠੀਕ ਹੈ.

hello hi sunny hello Nancy ਕਿਵੇਂ ਹੋ ਵਧੀਆਂ ਅਹ ਫਿਲਹਾਲ ਮੈਂ ਆਪਣੀ tenth ਆਪਣੀ ਪਾਸ out ਕਰੀ ਸੀ ok ਤੇ ਅੱਗੇ ਤੁਸੀਂ ਕਿ decide ਕੀਤਾ ਕਰਨ ਦਾ ਅੱਗੇ ਇੱਕ ਮੇਰੇ friend ਨੇ ਮੈਨੂੰ ਦੱਸਿਆ ਸੀ ਕਿ ਹਾ ਭੀ tenth ਤੋਂ ਬਾਅਦ ਆਪਾਂ ਸਿਧਾ diploma ਕਰ ਸਕਦੇ ਹਾਂ ਯਾਰ ਫੇਰ ਤੁਸੀਂ ਦੱਸੋ ਕਿ ਮੈਂ diploma ਕਰਾ ਕੇ ਇਸ ਤੋਂ ਬਾਅਦ ਆਪਣੀ eleventh ਤੇ twelve ਕਰਾਂ

ਤੁਸੀਂ ਉਸਦੇ base ਤੇ ਹੀ decide ਕਰ ਸਕਦੇ ਹੋ ਕਿ ਅੱਗੇ ਤੁਸੀਂ ਕਿ ਕਰਨਾ ਚਾਹੁੰਦੇ ਹੋ ਨਾ ਜਿਵੇਂ plus one plus two ਚ stream ਦੇ according ਦੇਖੀਏ ਤਾਂ ਜਿਵੇਂ arts commerce medical non medical ਤੁਸੀਂ ਕਿਸ line ਚ prefer ਕਰਦੇ ਹੋ ਜਾਣਾ ਅਹ ਵੈਸੇ ਮੈਂ ਸੁਣਿਆ ਜੇ arts ਆਪਾਂ ਲੇਂਦੇ ਹਾਂ ਤਾਂ ਉਹਦੇ ਚ ਆਪਾਂ ਨੂੰ ਕਾਫੀ options ਮਿਲ ਜਾਂਦੀਆਂ ਨੇ ਹਾਂਜੀ ਫੇਰ arts ਹੀ better ਰਹੇਗਾ ਪਰ ਮੈਂ ਸੁਣਿਆ ਕੇ ਆਪਾਂ tenth ਤੋਂ ਬਾਅਦ ਜੇ diploma ਕਰਦੇ ਹਾਂ ਤਾਂ ਉਹਦੇ ਵਿੱਚ ਆਪਾਂ ਨੂੰ

ਹਾਂਜੀ ਇਹ ਵੀ ਤੁਸੀਂ try ਕਰ ਸਕਦੇ ਹੋ ਬਾਕੀ ਅਹ ਤੁਸੀਂ decide ਕਰੋ ਵੀ ਤੁਸੀਂ in future ਅੱਗੇ ਕਿਸ ਚੀਜ ਚ ਆਪਣਾ carrier ਬਣਾਉਣਾ ok

ਫੇਰ ਤਾਂ plus one plus two ਹੀ better ਰਹੇਗੀ ਕਿਉਂਕਿ ਅੱਗੇ ਜੇ option ਆਪਾਂ change ਵੀ ਕਰਦੇ ਹਾਂ ਤਾਂ ਅੱਗੇ ਕੰਮ ਆਏਗੀ ਹਾਂਜੀ ਬਿਲਕੁੱਲ ਅਹ ਤੁਸੀਂ ਵੈਸੇ tenth ਤੋਂ ਬਾਅਦ plus plus one or plus two ਹੀ ਕਰੀ ਸੀ ਹਾਂਜੀ

plus one ਚ commerce ਕੀਤੀ ਸੀਗੀ and plus two ਚ ਵੀ same ਹੀ ਉਸ ਤੋਂ ਬਾਅਦ ਮੈਂ B COM ਕੀਤੀ first year ਮੈਂ ਗੁਰੂ ਨਾਨਕ collage ਤੋਂ ਕੀਤੀ ਹੈ B COM and ਜਿਹੜਾ second and third year ਸੀ ਮੇਰਾ ਉਹ from ਮਹਿੰਦਰਾ collage ਉੱਥੋਂ complete ਕੀਤੀ ਹੈ ਉਸ ਤੋਂ ਬਾਅਦ ਹੁਣ ਮੈਂ try ਕਰ ਰਹੀ ਹਾਂ ਬੀ ਮੈਂ M COM ਕਰ ਲਵਾਂ from ਪੰਜਾਬੀ ਯੂਨਿਵਰਸਿਟੀ ਤੇ ਅੱਗੇ ਹਜੇ ਮੈਂ banking ਅਹ exam ਦੀ preparation ਵੀ ਕਰ ਰਹੀ ਆ side by side ਤਾਂ ਜੋ ਮੈਂ ਆਪਣਾ carrier ਬਣਾ ਲਾ ਮੈਨੂੰ banking line ਚ ਬਹੁਤ interest ਹੈ

ਮੈਨੂੰ ਵੈਸੇ medical line ਦੇ ਵਿੱਚ interest ਹੈ ok ਅੱਛਾ ਮਤਲਬ medical ਵਾਸਤੇ ਫੇਰ ਮੈਨੂੰ twelve ਤੋਂ ਬਾਅਦ ਮੈਨੂੰ ਕਿ ਕਰਨਾ ਪਏਗਾ hello

ਮੈਂ ਕਿਹਾ ਜੇ medical line ਵਾਸਤੇ ਆਪਾਂ ਕਿ ਕਰਨਾ ਪਏਗਾ medical line ਲਈ ਤੁਸੀਂ ਅਹ ਪਹਿਲਾ sure ਹੋਵੋ ਨਾ ਕਿ ਤੁਸੀਂ ਕਿਸ ਚੀਜ ਲਈ prepare ਹੋਣਾ ਤੇ ਵੀ medical ਕਰਨੀ ਹੈ non medical ਕਰਨੀ ਹੈ ਅੱਗੇ ਕੋਈ business ਚ ਆਪਣਾ scope increase ਕਰਨਾ ਹੈ ਜਾ ਫਿਰ ਕਿਸੀ ਤਰ੍ਹਾਂ ਦੀ job ਕਰਨੀ ਹੈ ਪਹਿਲਾ ਤੁਸੀਂ ਆਪਣਾ mind setup ਕਰੋ ਵੀ ਤੁਸੀਂ ਕਿਹੜਾ course ਕਰਨਾ ਐ ਵੀ ਤੁਸੀਂ ਆਪਣਾ ਮਤਲਬ future ਬਣਾਉਣਾ ਜਾ ਕੋਈ any other skill ਤੁਹਾਡੇ ਅੰਦਰ ਹੈਗਾ ਤਾਂ ਤੁਸੀਂ ਉਸਦੇ related ਵੀ ਕੋਈ ਕੰਮ ਕਰ ਸਕਦੇ ਹੋ ok ਵੈਸੇ ਤੁਸੀਂ ਕਿ ਕਹਿੰਦੇ ਹੋ ਕਿ ਹੁਣ ਦੀ education ਜਿਆਦਾ tough ਹੈ ਕੇ ਪਹਿਲਾ ਦੀ ਜਿਆਦਾ tough ਸੀ education ਆਪਾਂ tough ਨਹੀਂ ਕਹਿ ਸਕਦੇ but education ਦੇ ਵਿੱਚ ਅੱਜਕਲ competition ਜਿਆਦਾ ਹੋ ਗਿਆ ਹਰ ਚੀਜ ਵਿੱਚ ਚਾਹੇ ਕੋਈ education ਹੈ ਚਾਹੇ ਆਪਣਾ ਕੋਈ simple business ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ ਲਗਾਲੋ ਉਹਦੇ ਵਿੱਚ competition ਜਿਆਦਾ increase ਹੋ ਗਿਆ ਹਰ ਚੀਜ ਚ competition ਹੈ

ਵੈਸੇ ਹੁਣ ਤਾਂ ਕਈ courses ਵੀ available ਜੇ ਆਪਣੀ skill develop ਕਰਨੀ ਹੈ ਉਹਦੇ ਲਈ ਕਾਫੀ courses ਮਿਲ ਜਾਂਦੇ ਨੇ ਆਪਾਂ ਨੂੰ ਕਰਨ ਲਈ ਹਾਂਜੀ ਕਈ ਲੋਕ ਹੈਗੇ ਨੇ communication skills ਦਾ personality development ਦਾ course ਕਰ ਲੇਂਦੇ ਨੇ ਆਪਣੇ ਥੋੜੇ time ਨੂੰ cover ਕਰਨ ਲਈ ਆਪਣੀ personality develop ਕਰਨ ਲਈ ਜਿਵੇਂ ਆਪਣੇ ਪਟਿਆਲੇ ਵਿੱਚ ਵੀ ਬਹੁਤ ਜਿਆਦਾ ਹੈਗੇ ਨੇ ਏਦਾ ਦੇ ਅਹ ਮਤਲਬ institutes ਜਿੱਥੇ ਆਪਾਂ ਆਪਣੀ communication ਸਹੀ ਕਰ ਸਕਦੇ ਹਾਂ ਜਾ ਫਿਰ ਆਪਣੀ personality develop ਕਰ ਸਕੀਏ ਹੋਰ ਬਹੁਤ ਤਰ੍ਹਾਂ ਦੇ institutes ਹੈਗੇ ਨੇ ਜਾ ਫਿਰ ਅਗਰ ਜਿਵੇਂ ਆਪਾਂ ਨੂੰ ਕੋਈ beautician ਜਾ ਫਿਰ ਕਿਸੇ ਹੋਰ course ਕੋਈ ਆਪਨੇ ਅੰਦਰ skill ਹੈਗਾ ਹਨਾ ਉਸ ਚੇਜ ਨੂੰ ਵੀ ਆਪਾਂ ਅੱਗੇ continue ਕਰ ਸਕਦੇ ਹਾਂ institutes ਦੇ through ok ਪਰ ਹੁਣ ਤਾਂ ਕਾਫ਼ੀ ਆਪਣਾ changes ਆ ਗਿਆ education ਚ ਪਹਿਲਾ ਦੇ time ਚ ਤਾਂ ਨਹੀਂ ਸੀ knowledge ਸਾਰਿਆ ਨੂੰ ਹਨਾ ਹਾਂਜੀ ਤੁਸੀਂ ਅਹ ਜਿਹੜੀ plus ਅਹ tenth ਕੀਤੀ ਹੈ ਉਹ ਕਿਸ ਮਤਲਬ ਕਿਹੜੇ board ਤੋਂ ਕੀਤੀ ਹੈ PSEB ਜਾ CBSE ਅਹ PSEB ok ok government ਸਕੂਲ ਵਿੱਚੋ ਕੀਤੀ ਹੈ ਜਾ private ਸਕੂਲ ਵਿੱਚੋ private ਸਕੂਲ ਵਿੱਚੋ ਕੀਤੀ ਹੈ ok ok ਚੱਲੋ ਤੁਸੀਂ ਆਪਣਾ ਦੇਖੋ ਕੋਈ ਹੋਰ course decide ਕਰੋ ਆਪਣਾ ਥੋੜਾ time ਲੋ ਆਪਣੇ ਆਪ ਤੇ ਵੀ ਕਿ ਤੁਸੀਂ ਅੱਗੇ ਕਰਨਾ ਚਾਹੁੰਦੇ ਹੋ ਕਿ ਨਹੀਂ ਵੈਸੇ ਇਸ time ਚ ਤਾਂ ਕਈ ਗੱਲਾ ਵੈਸੇ ਮੰਨ ਚ ਆਂਦੀਆਂ ਵੀ ਹਾਂ ਵੀ ਕਿ ਕਰੀਏ decide ਬਹੁਤ ਔਖਾ ਹੁੰਦਾ ਹਾਂਜੀ ਅੱਗੇ course ਕੋਈ continue ਕਰਨਾ ਤਾਂ ਬਹੁਤ tough ਹੈਗਾ ਫੇਰ ਆਪਾਂ ਨੂੰ ਜਿਵੇ ਉਸੀ line ਦੇ through ਹੀ ਜਾਣਾ ਪਏਗਾ ਅਗਰ ਆਪਾਂ ਹੁਣ decide ਨਾ ਕਰ ਸਕੇ ਚੰਗੀ ਤਰ੍ਹਾਂ

ok ਮਤਲਬ ਆਪਾਂ twelfth ਕਰਕੇ ਜਿਵੇਂ ਕੋਈ ਰਹੇਗਾ

ਮੈਂ ਕਿਹਾ ਜਿਵੇਂ ਆਪਾਂ twelfth pass out ਕਰਕੇ B A ਨਾ ਕਰੀਏ ਉਸਦੀ ਜਗ੍ਹਾ ਤੇ ਕੋਈ course ਕਰ ਲੀਏ skill development ਦਾ ਹਾਂਜੀ ਹਾਂਜੀ ਉਹ ਵੀ ਤੁਸੀਂ continue ਕਰ ਸਕਦੇ ਹੋ ਬਸ ਆਪਣਾ inter actual aim ਹੋਣਾ ਚਾਹਿਦਾ ਵੀ ਤੁਸੀਂ ਕਰਨਾ ਕਿ ਚਾਹੁੰਦੇ ਹੋ ਜਾ ਥੋੜਾ ਆਪਣਾ ਆਪਣੇ ਆਪ ਨੂੰ time ਦੇਣਾ ਚਾਹੁੰਦੇ ਹੋ ਤਾਂ ਕੋਈ ਹੋਰ course ਕਰ ਸਕਦੇ ਹੋ ਤੁਸੀਂ ਫਿਲਹਾਲ ਫੇਰ education ਦੁਬਾਰਾ ਫੇਰ continue ਕਰ ਲੇਣਾ ਥੋੜੇ time ਤੱਕ ਇਹਨੇ ਨੂੰ ਥੋਨੂੰ ਆਪਨੇ ਆਪ ਨੂੰ ਸਮਝਣ ਨੂੰ time ਮਿਲੇਗਾ ਵੀ ਮੈਂ ਕਿਹੜਾ course ਕਰਨ ਚ ਜਿਆਦਾ interest ਹਾਂ

ਕਿਵੇਂ ਕਹਿ ਰਹੇ ਹੋ ਤੁਸੀਂ ਮੈਂ ਕਿਹਾ ਜਿਵੇਂ ਤੁਸੀਂ ਦੱਸੀਆ ਹੈ ਭੀ course ਕਰਕੇ ਥੋੜਾ time ਆਪਣਾ ਵਿੱਚ ਲੈ ਸਕਦੇ ਹਾਂ decide ਕਰਨ ਵਾਸਤੇ

ਜੋ ਮਤਲਬ ਆਪਣਾ ਪਸੰਦ ਆਇਆ ਆਪਾਂ ਉਹ ਕਰ ਸਕਦੇ ਹਾਂ ਹਾਂਜੀ ਹਾਂਜੀ ਤੁਸੀਂ ਆਪਨੇ ਆਪ ਨੂੰ ਵੀ ਥੋੜਾ time ਦੋ ਫੇਰ ਅੱਗੇ continue ਕਰੋ ਤਾਕਿ ਤੁਹਾਨੂੰ ਵੀ ਵਧੀਆਂ knowledge ਮਿਲੇ ਇਸ ਬਾਰੇ ਪੜ੍ਹ ਲਿੱਖ ਕੇ ਕੁੱਛ ਕਰ ਸਕੀਏ ਅੱਗੇ ਕਿਸੀ government job ਚ apply ਕਰ ਸਕੀਏ ਅਗਰ ਤੁਸੀਂ ਜਾਂਦੇ ਹੋ medical line ਦੇ ਵਿੱਚ ਤਾਂ ਤੁਸੀਂ ਉਹਦੇ ਵਿੱਚ ਆਪਣੇ India ਤੇ ਬਾਹਰਲੀ country ਵਿੱਚ ਜਿਆਦਾ scope ਹੈ ਅੱਜਕਲ medical line ਵਿੱਚ ਬਹੁਤ ਜਿਆਦਾ ਹੀ scope ਹੈ because ਹਰ ਤਰ੍ਹਾਂ ਦੇ person ਨੂੰ ਕੋਈ ਨਾ ਕੋਈ health issue ਰਹਿੰਦੀ ਹੈ

ਹਾਂਜੀ ਕਿ ਕਹਿੰਦੇ ਹੋ ਹਾਂਜੀ ਇਹ ਕਹਿ ਰਿਹਾ ਸੀ ਕੇ medical line ਚ ਵੀ ਅੱਗੇ ਕਾਫੀ ਸਾਰੇ ਉਹਨਾਂ ਦੀ ਇੱਕ ਤਰ੍ਹਾਂ ਦੀ branches ਆਪਾਂ ਅੱਲਗ ਅੱਲਗ ਚੀਜਾ ਚਾਹੇ chemist ਲੈ ਲੋ ਹਨਾ ਚਾਹੇ surgical ਵਾਲੇ ਚ ਹਰ ਉਹਨਾਂ ਦੀ ਅੱਲਗ ਅੱਲਗ branches ਹੈ ਹਾਂਜੀ ਹਾਂਜੀ D pharmacy ਵੀ ਕਰ ਸਕਦੇ ਹੋ ਤੁਸੀਂ ok ਉਹਦੇ ਚ ਜਾਕੇ ਕਿ ਹੁੰਦਾ hello

time ਦਾ ਹੁੰਦਾ BSC ਕਿ ਕਹਿ ਰਹੇ ਹੋ sunny ਮੈਂ ਕਿਹਾ ਕਿੰਨੇ time ਤੱਕ ਦਾ ਆਪਣਾ ਇਹ course ਹੁੰਦਾ BSC ਦਾ ਇਹ ਤੁਸੀਂ ਅਹ ਪਤਾ ਕਰ ਸਕਦੇ ਹੋ ਜਿਵੇਂ ਉਹ ਤੁਹਾਡੇ ਤੇ ਹੀ depend ਹੈ ਕਿਸੀ ਵੀ collage ਤੋਂ ਪਤਾ ਕਰ ਸਕਦੇ ਹੋ prospectus ਲੈਕੇ ਵੀ ਤੁਸੀਂ ਉਹਦੇ ਬਾਰੇ read out ਕਰ ਸਕਦੇ ਹੋ ਵੀ ਕਿ ਉਹਦੀ placement job placement ਨੇ ਕਿਤੇ ਵੀ ਕਿਤੇ ਵੀ collage ਦੇ ਵਿੱਚ

ok ਮਤਲਬ ਆਪਾਂ ਜੇ ਚਾਹੀਏ ਤਾਂ on time ਵੀ ਆਪਣੀ skill ਵਧਾ ਸਕਦੇ ਹਾਂ courses ਵੈਸੇ ਵੀ online ਅੱਜਕਲ ਮਿਲ ਜਾਂਦੇ ਨੇ ਕਰਨ ਵਾਸਤੇ ਹਾਂਜੀ ਬਿਲਕੁੱਲ ਆਰਾਮ ਨਾਲ online ਤੇ ਆਪਣੇ ਕੋਲ ਬਹੁਤ ਵਧੀਆਂ opportunity ਹੈ ਆਪਾਂ ਕੋਈ ਵੀ knowledge gain ਕਰ ਸਕਦੇ ਹਾਂ ਉੱਥੋਂ

ਹਾਂਜੀ ਹਾਂਜੀ

ਹਾਂਜੀ ਹਾਂਜੀ ਉਹ ਤਾਂ ਹੈ ਹਾਂਜੀ

ਦਿੰਦੇ ਨੇ education ਦੇ ਤਾਂ ਮਤਲਬ ਵੀ normal way ਨਾਲ ਅਗਰ ਆਪਾਂ ਦੇਖੀਏ ਤਾਂ ਅਹ ਮਤਲਬ colleges ਵਗੇਰਾ ਵਿੱਚ regular classes ਲਗਾ ਕੇ ਤਾਂ ਆਪਾਂ ਮਤਲਬ ਪੜ੍ਹ ਸਕਦੇ ਹਾਂ ਅੱਗੇ ਠੀਕ ਹੈ formal way ਵੀ ਹੈ non formal ਵੀ ਹੈ ਤੁਹਾਨੂੰ ਉਹੀ ਕਿਹਾ ਵੀ ਇਹਨਾਂ ਚੀਜਾਂ ਨੂੰ time ਲੱਗਦਾ ਤੇ ਤੁਸੀਂ ਥੋੜਾ ਆਪਨੇ ਆਪ ਨੂੰ time ਦੋ ਤੇ decide ਕਰੋ ਵੀ ਤੁਸੀਂ ਕਿਹੜਾ course ਕਰਨਾ ਚਾਹੁੰਦੇ ਹੋ education is a must ਹੁਣ ਤਾਂ ਇਹ education ਤੋਂ ਬਿਨਾ ਕੁੱਛ ਵੀ ਨਹੀਂ ਐਸਾ ਹੈ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ ਹੈ ਸਿੱਖਨ ਦੀ ਥੋੜਾ ਉਹ time ਮੰਗਦੀ ਹੈ ਤੇ time ਨਾਲ ਹੀ ਆਪਾਂ ਸਿੱਖ ਸਕਦੇ ਹਾਂ ਹਾਂਜੀ ਹਾਂਜੀ education ਤੋਂ ਬਿਨਾ ਕੁੱਛ ਵੀ ਨਹੀਂ ਹੈ ਤੇ ਬੰਦੇ ਨੂੰ ਮਤਲਬ ਉਸ ਚੀਜ ਬਾਰੇ knowledge ਹੀ ਨਹੀਂ ਹੋਏਗੀ ਤਾਂ ਕੋਈ ਵੀ ਕੰਮ ਨਹੀਂ ਕਰ ਸਕਦਾ ਹਾਂਜੀ education ਤੋਂ ਬਿਨਾ ਤਾਂ ਅੱਜਕਲ ਬਾਹਰ ਕਿਸੇ ਨੂੰ ਕੋਈ ਸਮਝ ਹੀ ਨਹੀਂ ਹੈਗੀ

ਹਾਂਜੀ ਪਹਿਲਾ ਦੇ time ਚ ਮਤਲਬ ਕਿ ਇਹ ਜਿਆਦਾ ਹੁੰਦਾ ਸੀ ਕਿ ਲੋਕੀ practically ਕੰਮ ਜਿਆਦਾ ਕਰਦੇ ਸੀ education ਨਾਲੋ ਉਹਨਾਂ ਨੂੰ ਉਸ ਚੀਜ ਦੀ knowledge ਜਿਆਦਾ ਹੁੰਦੀ ਸੀ but ਅੱਜ ਦੇ time ਚ ਆਪਣੀ machinery ਜਿਆਦਾ ਇਸ ਕਰਕੇ ਉਹਦੀ knowledge ਵਾਸਤੇ ਆਪਾਂ ਨੂੰ study ਕਰਨੀ ਬਹੁਤ ਜਰੂਰੀ ਹੈ ਹਾਂਜੀ ਹਾਂਜੀ education ਨਾਲ ਹੀ ਆਪਾਂ successful ਹੋ ਸਕਦੇ ਹਾਂ confident ਹੋ ਸਕਦੇ ਹਾਂ ਠੀਕ ਹੈ active ਰਹਿ ਸਕਦੇ ਹਾਂ as well as ਪੂਰੀ life time ਵੀ ਆਪਾਂ ਬਹੁਤ ਜਿਆਦਾ aware ਹੁੰਦੇ ਹਾਂ ਬਾਹਰਲੀ ਚੀਜਾਂ ਤੋਂ update ਰਹਿਨੇ ਹਾਂ ਪੜ੍ਹ ਪੁੜ੍ਹ ਕੇ ਹਾਂਜੀ ਹਾਂਜੀ ਬਾਕੀ mentally ਵੀ ਕਾਫੀ prepare ਹੋ ਜਾਂਦਾ ਹੈ ਨਾ education ਨਾਲ ਹਾਂਜੀ ਹਾਂਜੀ ਆਪਾਂ ਨੂੰ ਪੜ੍ਹਨਾ ਲਿੱਖਣਾ ਹੀ ਆਉਣਾ ਚਾਹਿਦਾ ਅੱਜਕਲ ਮਤਲਬ ਜਿਵੇਂ ਅਹ ਪੜ੍ਹ ਲਏ ਲਿੱਖ ਲੋ ਬੋਲਨਾ ਬੋਲਣ ਦਾ way ਪਤਾ ਲੱਗਦਾ ਆਪਾਂ ਨੂੰ

ਅਹ life time ਚ ਕਿਤੇ ਵੀ ਕੰਮ ਆਉਂਦੀ ਹੈ ਇਹ ਚੀਜ ਗਲਤ ਸਹੀ ਦਾ ਪਤਾ ਲਗਦਾ ਪੜ੍ਹ ਲਿੱਖ ਕੇ ਠੀਕ ਹੈ ਮਤਲਬ ਜੇ ਕੋਈ ਗਲਤ ਕਰ ਰਿਹਾ ਤਾਂ ਉਹਦੇ ਲੈ ਆਪਾਂ ਅਵਾਜ਼ ਵੀ ਉਠਾ ਸਕਦੇ ਹਾਂ ਬੋਲਨਾ ਆਉਂਦਾ ਠੀਕ ਹੈ ਤੇ ਆਪਾਂ ਇਹ ਸਮਝ ਸਕਦੇ ਹਾਂ ਵੀ ਸੰਸਾਰ ਵਿੱਚ ਕੰਮ ਕਿਵੇਂ ਕਰਨਾ ਹੈ ਆਪਾਂ ਬਹੁਤ ਜਿਆਦਾ understand ਕਰਦੇ ਹਾਂ ਇਹ ਚੀਜਾਂ education ਆਲੀ

ਹਾਂਜੀ ਹਾਂਜੀ education ਤਾਂ ਬਹੁਤ powerful agent ਹੈ ਆਪਣੀ ਮਤਲਬ health ਵਿੱਚ improve ਕਰਦਾ ਰਹਿਣ ਵਿੱਚ improve ਕਰਦਾ ਹੈ ਠੀਕ ਹੈ social stability ਵੀ ਰੱਖਦਾ ਵੀ ਆਪਾਂ ਆਪਣੇ ਸਮਾਜ ਵਿੱਚ ਰਹਿਣਾ ਕਿੱਦਾਂ ਹੈ ਠੀਕ ਹੈ long term economic growth ਵੀ increase ਕਰਦਾ

ਚੱਲੋ ਕੋਈ ਨਹੀਂ ਮੈਂ ਫੇਰ decide ਕਰਦਾ ਪਹਿਲਾਂ ਮੈਂ plus one ਤੇ plus two ਸੋਚ ਰਿਹਾ ਸੀ ਉਸ ਤੋਂ ਬਾਅਦ ਫੇਰ BA ਵੀ ਕਰ ਸਕਦੇ ਹਾਂ BA best ਰਹੇਗੀ ਕੋਈ ਨੀ ਤੁਸੀਂ ਆਪਣਾ mind setup ਕਰੋ ਤੇ decide ਕਰੋ ਵੀ ਤੁਸੀਂ ਕਿਹੜਾ course ਕਰਨਾ ਹੈ ਹਨਾ because ਜਿਆਦਾ gap ਵੀ ਫੇਰ ਆਪਣੀ education ਦੇ ਲਈ ਵਧਿਆ ਨਹੀਂ ਹੈਗਾ ਮਤਲਬ study ਆਪਣੀ continue ਰੱਖਦੇ ਹਾਂ ਤਾਂ ਥੋੜਾ update ਰਹਿ ਸਕਦੇ ਹਾਂ

ਵੀ ਮੈਂ ਕਿ ਕਰ ਅੱਗੇ course ਤਵੇ ਉਹਨਾਂ ਨੇ ਹੁਣ decide ਕੀਤਾ ਵੀ ਉਹ medical line ਵਿੱਚ ਜਾਣਗੇ ਤੇ medical line ਵਿੱਚੋ ਅੱਗੇ migrate ਹੋ ਕੇ ਆਪਣੇ India ਵਿੱਚ ਹੀ ਕਿਤੇ ਵਧੀਆਂ course ਤੇ job ਕਰਨਗੇ ਫੇਰ BA ਤੋਂ ਬਾਅਦ ਆਪਾਂ pharmacy ਦਾ course ਕਰ ਸਕਦੇ ਹਾਂ ਜੇ ਆਪਾਂ medical line ਚ ਜਾਣਾ

ਬਾਕੀ ਉਹਨਾਂ ਨੇ ਤਾ decide ਕਰ ਲਿਆ medical line ਤੁਸੀਂ ਵੀ ਕੋਈ ਨੀ decide ਕਰ ਲੋਗੇ ਤੁਸੀਂ ਆਪਣਾ business ਵਿੱਚ ਅੱਗੇ continue ਕਰਨਾ ਜਾ ਕੁੱਛ ਮਤਲਬ study ਕਰਕੇ job ਕਰਨੀ ਹੈ ਚੱਲੋ ਮੈਂ decide ਕਰਦਾ ਇਹ and ਜੇ ਅਗਰ ਕੁੱਛ ਨਾ ਕੁੱਛ ਨਾ ਹੋਇਆ ਫੇਰ ਤੁਹਾਨੂੰ call ਕਰਾਂਗਾ ਕੋਈ ਗੱਲ ਨਹੀਂ ਤੁਸੀਂ any time call ਕਰ ਸਕਦੇ ਹੋ ਤੇ ਜਿਹੜੇ ਵੀ ਥੋਨੇ course ਬਾਰੇ ਪੁੱਛਨਾ ਹੋਇਆ ਤਾਂ ਪੁੱਛ ਸਕਦੇ ਹੋ then ਦੱਸ ਦਾਂਗੀ ਉਸੀ course ਬਾਰੇ ਵੈਸੇ ਤੁਸੀਂ ਕਿਸੇ collage ਵਗੇਰਾ ਵਿੱਚ ਜਾਕੇ ਜਿਆਦਾ ਪਤਾ ਕਰ ਸਕਦੇ ਹੋ prospectus ਵਗੇਰਾ ਲੈਕੇ ਉਸਦੇ ਉੱਤੇ read out ਕਰਕੇ

hello ਹਮ hello hello

ok ok ਚੱਲੋ ਠੀਕ ਹੈ ਤੁਸੀਂ ਕਰਲਿਓ decide ok sunny by ਚੱਲੋ ਠੀਕ ਹੈ

sir, hotel ਅੰਮ੍ਰਿਤਸਰ ਤੋਂ ਗੱਲ ਕਰ ਰਹੇ ਹੋ ਜੀ?

sir, ਮੇਰਾ ਨਾਮ ਅਮ੍ਰਿਤ ਸਿੰਘ ਹੈ, ਤੇ ਮੈਂ Canada ਤੋਂ ਗੱਲ ਕਰ ਰਿਹਾ ਹਾਂ. sir, ਮੈਂ ਇਥੇ visit ਕਰਨਾ ਚਾਹੁੰਦਾ ਸੀ, ਮੱਥਾ ਟੇਕਣ ਦੇ regarding ਹਰਿਮੰਦਰ ਸਾਹਿਬ 'ਚ. ਅਅ ਹਾਂਜੀ sir, ਤੁਸੀਂ ਕਦੋਂ ਆ ਰਹੇ ਹੋ ਅਤੇ ਅਅ ਤੁਸੀਂ ਕਿੰਨੇ ਜਾਣੇ ਆ ਰਹੇ ਹੋ? ਅਅ ਅਅ ਇਥੇ ਘੁਮਣ ਲਈ, ਮੱਥਾ ਟੇਕਣ ਲਈ? sir, ਮੈਂ 'ਤੇ ਮੇਰੀ wife ਆ ਰਹੇ ਹਾਂ second week. ਮੱਥਾ ਟੇਕਣ ਵਾਸਤੇ. sir, ਆਪਣੇ ਕੋਲ rooms ਦੀ availability ਹੋਵੇਗੀ? ਹਾਂਜੀ sir, ਸਾਡੇ ਕੋਲ ਦੋ ਤਰ੍ਹਾਂ ਦੇ room ਨੇ, ਜਿਹੜੇ ਤੁਹਾਨੂੰ ਦਿੱਤੇ ਜਾਣਗੇ, ਇਕ ਅਅ five star room ਅਤੇ three star room. ਤੁਸੀਂ ਕਿਹੜਾ ਲੈਣਾ ਪਸੰਦ ਕਰੋਗੇ? sir, ਮੈਂ five star package ਲੈਣਾ ਪਸੰਦ ਕਰਾਂਗਾ.

ਅਅ ਜਿੱਦਾਂ sir, ਮੈਂ ਤੁਹਾਨੂੰ ਦਸ ਦਵਾਂਗਾ, ਜਿਹੜਾ five star hotel ਅਅ room ਨੇ ਉਨ੍ਹਾਂ ਦੇ ਵਿਚ.

ਉਥੇ ਇਕ swimming pool ਦਿੱਤਾ ਜਾਉਗਾ ਅਤੇ ਤੁਹਾਨੂੰ ਓਥੇ ਖਾ ਅਅ ਖਖ ਖਾਣ ਦੇ ਲਈ. food ਦਿੱਤਾ ਜਾਉਗਾ ਅਤੇ ਆਉਣ-ਜਾਣ ਦੇ ਲਈ, ਇਕ ਗੱਡੀ ਦਾ ਪ੍ਰਬੰਧ ਹੋਵੇਗਾ. ok sir, sir foods ਦੇ ਮੈਂ regarding specially ਇਕ ਗੱਲ ਕਰਨਾ ਚਾਹੁੰਦਾ ਸੀ. ਜਿਹੜੀ food ਦੀ availability ਹੋਵੇਗੀ ਉਹ ਕਿਸ-ਕਿਸ regarding ਹੋਵੇਗੀ? ਜਿਵੇਂ ਕਿ Chinese, Continental? ਹੋਰ other type ਦੇ food ਹੋਣਗੇ veg, non-veg. ਕਿਸ ਤਰ੍ਹਾਂ ਦੇ regarding ਹੋਣਗੇ sir ਆਪਣੇ ਕੋਲ food? ਹਾਂਜੀ sir. ਤੁਹਾਨੂੰ ਇਹਦੇ ਵਿਚ Chinese, ' ਤੇ veg 'ਤੇ non-veg ਦੋ ਅਅ ਤਿੰਨੋਂ ਤਰ੍ਹਾਂ ਦੇ food provide ਕੀਤੇ ਜਾਣਗੇ 'ਤੇ specially ਤੌਰ 'ਤੇ ਤੁਹਾਨੂੰ ਪੰਜਾਬ ਦੇ food, ਅਅ ਜਿਵੇਂ ਕਿ ਪੰਜਾਬ ਦਾ ਸਾਗ. ਮੱਕੀ ਦੀ ਰੋਟੀ ਅਤੇ ਇਹਦੇ ਨਾਲ ਸੰਬੰਧਿਤ ਪੰਜਾਬ ਦੇ food ਨੇ ਜਿਹੜੇ ਉਹ ਤੁਹਾਨੂੰ ਦਿੱਤੇ ਜਾਣਗੇ. ok sir. sir ਆਪਣੇ ਕੋਲ car ਦੀ availability ਹੋਵੇਗੀ pick and drop ਦੀ? ਹਾਂਜੀ sir, ਅਸੀਂ ਤੁਹਾਨੂੰ ਅਅ ਅਅ airport ਤੋਂ ਹੀ pick ਅਅ pick ਦੀ facility ਵੀ ਦੇ ਸਕਦੇ ਹਾਂ. ਅਅ ਅਤੇ ਓਹਦੇ charges ਹੋਣਗੇ ਜਿਹੜੇ, ਉਹ ਅਲਗ ਤੋਂ ਹੋਣਗੇ ਜੀ. ok sir. sir ਇਸਦੇ charges per kilometer head ਕਿੰਨੇ ਹੋਣਗੇ? ਅਅ ਓਹਦੇ sir ਅਅ, ਦੋ ਤਰ੍ਹਾਂ ਦੇ ਮਤਲਬ car ਦੀ facility ਹੈ, ਇਕ luxury car, ਇਕ Normal car, ਜਿਵੇਂ normal car ਨੇ ਓਨ੍ਹਾਂ ਦਾ ਅਅ ਦਸ ਰੁਪਏ ਪ੍ਰਤੀ kilometer ਦੇ ਸਾਵ ਨਾਲ ਅਤੇ ਜੇਹੜੀਆਂ luxury cars ਨੇ.

ok ok sir. ਮੈਂ luxury car ਵਾਲਾ ਹੀ select ਕਰਨਾ ਚਾਹੂੰਗਾ ਕਿਉਂਕਿ ਮੇਰੀ wife ਪਹਿਲੀ ਵਾਰ India ਆ ਰਹੀ ਹੈ, so that is why i ਵਵ i want to feel that ਕਿ ਇਥੇ ਵੀ ਜਿਹੜਾ India ਦਾ culture ਹੈ ਉਹ ਵੀ ਥੋੜਾ ਜਿਹਾ luxury ਹੈ ਜੀ.

ਅਸੀਂ ਤੁਹਾਨੂੰ ਪੁਛਣਾ ਚਾਹੁੰਦੇ ਹਾਂ ਕਿ ਤੁਸੀਂ ਕੱਲਾ ਹਰਿਮੰਦਰ ਸਾਹਿਬ ਹੀ ਘੁਮਣਾ ਚਾਹੁੰਦੇ ਹੋ, ਜਾਂ ਉਸ ਤੋਂ ਅਲਾਵਾ ਹੋਰ ਅਅ ਅੰਮ੍ਰਿਤਸਰ ਕਿਤੇ ਘੁਮਣਾ ਚਾਹੁੰਦੇ ਹੋ? ਹਾਂਜੀ sir, ਮੈਂ hill side area ਵੀ ਘੁਮਣਾ ਚਾਹੁੰਦਾ ਹਾਂ, 'ਤੇ ਇਸ ਬਾਰੇ ਤੁਸੀਂ ਮੈਨੂੰ ਦਸ ਸਕਦੇ ਹੋ ਕਿ ਉਥੇ ਵੀ ਆਪਣੀਆਂ branches ਹੈ ਗਿਆਂ ਨੇ ਜਾਂ ਫਿਰ ਕੁਝ ਹੋਰ ਵੀ, ਜਾਂ ਕੋਈ ਹੋਰ hotel prefer ਕਰ ਸਕਦੇ ਜੋ ਜੀ. ਅਅ ਹਾਂਜੀ sir, ਅਅ ਅਅ ਇਥੋਂ ਅੰਮ੍ਰਿਤਸਰ ਤੋਂ ਅਲਾਵਾ, ਸਾਡੀਆਂ total ਭਾਰਤ ਦੇ ਵਿਚ ਲਗ-ਭਗ ਪੰਜਾਹ ਇਹਦੇ ਹਹ ਅਅ hotel ਨੇ ਅਤੇ hill area ਦੇ ਵਿਚ ਲਗ-ਭਗ ਸਾਡੇ.

ਅਛਾ sir, ਤੇ sir ਤੁਸੀਂ ਮੈਨੂੰ ਇਹ ਦਸ ਸਕਦੇ ਹੋ ਕਿ ਇਹ ਆਪਾਂ ਬਾਅਦ 'ਚੋਂ ਗੱਲ topic ਛੇੜਦੇ ਹਾਂ ਕਿ ਅੰਮ੍ਰਿਤਸਰ 'ਚ ਘੁਮੰਣ ਨੂੰ ਹੋਰ ਕਿਹੜੀਆਂ ਜਗ੍ਹਾਵਾਂ ਨੇ? ਹਾਂਜੀ sir, ਮੈਂ ਤੁਹਾਨੂੰ ਦਸ ਸਕਦਾ ਹਾਂ. ਅੰਮ੍ਰਿਤਸਰ ਦੇ ਵਿਚ ਘੁਮਣ ਦੇ ਲਈ ਬਬ ਅਅ ਬਹੁਤ ਜਗ੍ਹਾਂ ਮਸ਼ਹੂਰ ਨੇ, ਜਿੱਦਾਂ ਮੈਂ ਤੁਹਾਨੂੰ explain ਕਰਾਂ, ਅਅ ਅੰਮ੍ਰਿਤਸਰ ਦੇ ਵਿਚ ਜਲਿਆਂਵਾਲਾ ਬਾਗ ਅਤੇ ਅਸੀਂ ਵਾਗਾ ਬੋਰਡਰ ਦੀ ਜਿਹੜੀ. ਅਅ car ਦੀ facility ਹੈ ਉਹ free ਦਿੰਦੇ ਹਾਂ, ਉਹਦਾ ਮੁਖ ਕਿ ਜਿਹੜੇ NRI ਨੇ, ਉਹ ਜਦੋਂ ਭਾਰਤ, ਪੰਜਾਬ ਦੇ ਵਿਚ ਆਉਣ ਜਾਂ ਅੰਮ੍ਰਿਤਸਰ ਦੇ ਵਿਚ ਆਉਣ, ਅਸੀਂ ਉਨ੍ਹਾਂ ਨੂੰ ਆਪਣੇ ਇਤਿਹਾਸ ਬਾਰੇ.